ਸੋਲਰ ਪੈਨਰ ਵਾਲੇ ਪੈਨਲ ਵੀ ਲੱਗੇ ਹੋਏ ਹਨ ਅਤੇ ਵਿੱਚ ਇੱਕ ਪੁੱਲ ਵੀ ਹੈ ਜੋ ਪਾਣੀ ਦੇ ਨਾਲ ਭਰਿਆ ਹੋਇਆ ਹੈ।

ਕੁਛ ਲਹਿੰਗੇ ਕੁਛ ਸ਼ੇਰਵਾਨੀਆਂ ਟੰਗੀਆਂ ਹੋਈਆਂ ਹਨ ਅਤੇ ਦੁਕਾਨਾਂ ਦੇ ਉੱਪਰਦੁਕਾਨਾਂ ਦੇ ਨਾਮ ਦੇ ਪੋਸਟਰ ਲੱਗੇ ਹੋਏ ਹਨ।

ਇਹ ਤਸਵੀਰ ਦੇ ਵਿੱਚ ਇੱਕ ਹਸਪਤਾਲ ਵੀ ਦਿੱਖ ਰਿਹਾ ਆ ਜਿਸ ਦੇ ਵਿੱਚ--

ਕਾਫੀ ਸਾਰੀਆਂ ਵੱਡੀਆਂ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਹਨ ਅਤੇ ਵੱਡੇ ਵੱਡੇ ਸਪੀਕਰ ਪਏ ਹਨ।

ਅਤੇ ਮਸ਼ੀਨਾਂ ਦੇ ਕੋਲ ਇੱਕ ਕਾਲੇ ਰੰਗ ਦਾ ਮੋਟਰਸਾਈਕਲ ਵੀ ਖੜਾ ਹੈ।

ਇੱਸ ਤਸਵੀਰ ਵਿੱਚ ਜਿੱਮ ਵਾਲਿਆਂ ਮਸ਼ੀਨਾਂ ਪਈਆਂ ਹੋਈਆਂ ਹਨ।

ਇਸ ਤਸਵੀਰ ਵਿੱਚ ਫਲਾਂ ਦੀ ਇੱਕ ਰੇੜੀ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਵਿੱਚ ਇੱਕ ਰਸਤਾ ਦਿਖਾਈ ਦੇ ਰਿਹਾ ਹੈ ਜਿਸ ਉੱਤੇ ਕਾਫੀ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ।

ਤੇ ਆਸ ਪਾਸ ਕਾਫੀ ਸਾਰੇ ਰੁੱਖ ਵੀ ਲੱਗੇ ਹੋਏ ਹਨ।

ਤੇ ਫੁੱਲ ਦੀ ਕੰਧ ਦੇ ਓੱਤੇ ਇੱਕ ਪੇਂਟਿੰਗ ਕੀਤੀ ਹੋਈ ਹੈ।

ਲੇ ਪਏ ਹੋਏ ਹਨ ਵਿੱਚ ਛੋਟੇ ਛੋਟੇ ਬੂਟੇ ਲੱਗੇ ਹੋਏ ਹਨ।